ਸਾਨੂੰ biodegradable ਚੀਜ਼ਾਂ ਦੀ ਵਰਤੋਂ ਨੂੰ ਘ~ ਦੀ ਹੋਰ ਵਰਤੋਂ ਕਰਨੀ ਚਾਹੀਦੀ ਹੈ ਤੇ ਇਹ ਸਾਡੇ ਜੀਵਨ ਨੂੰ ਬਹੁਤ ਹੀ ਸੁਧਾਰ ਸਕਦਾ ਹੈ।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

ਪ੍ਰਦੂਸ਼ਣ ਅੱਜ ਸਾਡੇ ਸੰਸਾਰ ਵਿੱਚ ਬਹੁਤ ਹੀ ਵੱਧ ਗਿਆ ਹੈ ਤੇ ਇਸ ਨੂੰ ਘਟਾਉਣ ਲਈ ਲੋਕਾਂ ਨੂੰ ਤੇ ਸਰਕਾਰ ਨੂੰ ਮਿਲਕੇ ਕਦਮ ਚੁੱਕਣੇ ਚਾਹੀਦੇ ਹਨ,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 ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਪ੍ਰਦੂਸ਼ਣ ਨੂੰ ਘਟਾਈਏ ਤੇ ਜਿਹੜੇ ਲੋਕੀ ਘ~ ਅਸਮਰਥ ਹੈ ਘਟਾਉਣ ਵਿੱਚ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਪ੍ਰਦੂਸ਼ਣ ਨੂੰ ਹੋਰ ਨਾ ਵਧਾਉਣ। ਇਸ ਤਰ੍ਹਾਂ ਅਸੀਂ ਪ੍ਰਦੂਸ਼ਣ ਤੋਂ ਜਿੱਤ ਪ੍ਰਾਪਤ ਕਰ ਸਕਦੇ ਹਾਂ ਤੇ ਆਪਣੇ ਸੰਸਾਰ ਨੂੰ ਬਚਾ ਸਕਦੇ ਹਨ, ਨਹੀਂ ਤਾਂ ਅਗਲੇ ਆਉਣ ਵਾਲੇ ਕੁਛ ਸਾਲਾਂ ਵਿੱਚ ਸਾਡੀ ਪ੍ਰਿਥਵੀ, ਆਪਣੇ ਅੰਤ ਦੇ ਨੇੜੇ ਆ ਜਾਊਗੀ।

ਅੰਤਰ ਰਾਸ਼ਟਰੀ ਸਾਖ਼ਰਤਾ ਦਿਵਸ ਮਨਾਇਆ ਗਿਆ।

ਇਹ ਚੁਰੰਜਵਾਂ ਅੰਤਰ ਰਾਸ਼ਟਰੀ ਸਾਖ਼ਰਤਾ ਦਿਵਸ ਸੀ। ਅੱਠ ਸਤੰਬਰ ਕਿਉਂ?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 ਅਨਪੜ੍ਹਤਾ ਵਿਰੋਧ ਸੰਘਰਸ਼ ਦੇ ਹੱਕ ਵਿੱਚ ਲੋਕ ਰਾਏ ਨੂੰ ਲਾਭਬੰਦ ਕਰਨਾ, ਸਾਖ਼ਰਤਾ ਬਾਰੇ ਜਾਣਕਾਰੀ ਦਾ ਪ੍ਰਸਾਰ ਕਰਨਾ ਅਤੇ ਵਿਅਕ~ ~ਤੀਗਤ ਅਤੇ ਰਾਸ਼ਟਰੀ ਵਿਕਾਸ ਲਈ ਜਨਤਕ ਜਾਗਰੂਕਤਾ ਅਤੇ ਸਾਖ਼ਰਤਾ ਦੀ ਮਹੱਤਤਾ ਨੂੰ ਵਧਾਉਣ। ਦੋ full time degree ਪ੍ਰੋਗਰਾਮ ਪ੍ਰੋਗਰਾਮਾਂ ਸੰਬੰਧੀ ਦਿਸ਼ਾ ਨਿਰਦੇਸ਼। ਪ੍ਰੋਗਰਾਮਾਂ ਨੂੰ ਸਿਰਫ਼ ਉਹਨਾਂ ਸੰਸਥਾਵਾਂ ਵਿੱਚ ਹੀ ਚਲਾਇਆ ਜਾਣਾ ਚਾਹੀਦਾ ਹੈ ਜੋ statutory council ਜਾਂ UGC ਜਾਂ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹਨ, ਭਾਰਤ ਦੇ ਇੱਕ ਇੱਕ ਵਿ~ ਵਿਦਿਆਰਥੀ ਦੋਵੇਂ ਪ੍ਰੋਗਰਾਮਾਂ ਨੂੰ ਇੱਕ ਭੌਤਿਕ mode ਵਿੱਚ ਅਤੇ ਦੂਜੇ ਨੂੰ online ਜਾਂ open ਅਤੇ distance learning mode ਵਿੱਚ ਆਪਣ ਅਪਣਾ ਸਕਦਾ ਹੈ ਨਾਲ ਹੀ ਵਿਦਿਆਰਥੀ ਇੱਕੋ ਸਮੇਂ ਦੋ online ਜਾਂ open ਅਤੇ distance learning ਪ੍ਰੋਗਰਾਮ ਲੈ ਸਕਦੇ ਹਨ, ਦਿਸ਼ਾ ਨਿਰਦੇਸ਼ PhD ਨੂੰ ਛੱਡ ਕੇ ਸਾਰੇ ਅਕਾਦਮਿਕ ਪ੍ਰੋਗਰਾਮਾਂ ਅਤੇ ਲਾਗੂ ਕੀਤਾ ਕੀਤੇ ਗਏ ਹਨ।

ਭਾਰਤ ਅਤੇ ਅਮਰੀਕਾ ਦੀ ਸਾਂਝੇ ਸਹਿਯੋਗ ਰਾਹੀਂ ਹੁਨਰ ਵਿਕਾਸ ਅਤੇ ਸਿੱਖਿਆ ਦੇ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 ਸੰਖੇਪ ਜਾਣਕਾਰੀ। ਸਹਿਯੋਗ ਯੋਜਨਾਵਾ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਨਵੇਂ ਭਾਰਤ ਅਮਰੀਕਾ ਸਿੱਖਿਆ ਅਤੇ ਹੁਨਰ ਵਿਕਾਸ ਕਾਰਜ ਸਮੂਹ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਹੈ working group ਹੁਨਰ ਵਿਕਾਸ ਅਤੇ ਸਿੱਖਿਆ ਦੇ ਖੇਤਰ ਵਿੱਚ ਦੇਸਾਂ ਦਰਮਿਆਨ, ਸੰਬੰਧਾਂ ਨੂੰ ਸੁਧਾਰਨ ਵਿੱਚ ਮਦਦ ਕਰੇਗਾ fulbright ਨਹਿਰੂ ਪ੍ਰੋਗਰਾਮ ਦੇ ਯੋਗਦਾਨ ਨੂੰ ਵੀ ਦੋਵਾਂ ਦੇਸਾਂ ਵਿੱਚ exchange ਪ੍ਰੋਗਰਾਮ ਨੂੰ ਮਜ਼ਬੂਤ ਕਰਨ ਵਿੱਚ ਉਜਾਗਰ ਕੀਤਾ ਗਿਆ ਹੈ, ਭਾਰਤ ਅਮਰੀਕਾ ਸੰਬੰਧਾਂ ਨੂੰ ਡੂੰ~ ਡੂੰਘਾ ਕਰਨ ਵਿੱਚ ਚਾਲੀ ਲੱਖ ਮਜ਼ਬੂਤ ਭਾਰਤੀ ਅਮਰੀਕੀਆਂ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਵੀ ਉਜਾਗਰ ਕੀਤਾ ਗਿਆ ਹੈ, ਦੋਵਾਂ ਦੇਸਾਂ ਦਰਮਿਆਨ ਉੱਚ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ, ਕੂਟਨੀਤਿਕ ਸੰਬੰਧਾਂ ਨੂੰ ਹੁਲਾਰਾ ਦੇਣ ਵਿੱਚ ਵੀ ਮਦਦ ਕਰੇਗਾ। Fulbright ਨਹਿਰੂ ਪ੍ਰੋਗਰਾਮ ਬਾਰੇ fulbright ਨਹਿਰੂ ਪ੍ਰੋਗਰਾਮ ਨੂੰ ਭਾਰਤੀ ਵਿਦਿਆਰਥੀਆਂ ਲਈ ਕਲਾ ਅਤੇ ਸਭਿਆਚਾਰ ਪ੍ਰਬੰਧਨ ਅਰਥਸਾਸ਼ਤਰ, ਅੰਤਰ ਰਾਸ਼ਟਰੀ ਮਾਮਲੇ, ਵਾਤਾਵਰਣ ਵਿਗਿਆਨ, ਜਨ ਸੰਚਾਰ

ਜਿੰਨਾਂ ਨੇ USC ਦੀ bachelor degree ਜਾਂ post graduation degree ਦੇ ਬਰਾਬਰ ਦੀ degree ਪੂਰੀ ਕੀਤੀ ਹੈ ਅਤੇ ਘੱਟੋ ਘੱਟ ਤਿੰਨਾ ਸਾਲਾਂ ਦਾ ਪੇਸ਼ੇਵਰ ਕੰਮ ਦਾ ਤਜ਼ਰਬਾ ਹੈ ਸਿੱਪਾਂ ਇੱਕ ਤੋਂ ਦੋ ਸਾਲ ਦੀ ਮਿਆਦ ਲਈ

ਭਾਰਤ ਦੀ learning ਗਰੀਬੀ ਦੇ ਵਿਸ਼ਵ bank COVID ਉੱਨੀ ਮਹਾਂਮਾਰੀ ਦੇ ਦੌਰਾਨ ਸਿੱਖਿਆ ਖੇਤਰ ਉਹਨਾਂ ਬਹੁਤ ਸਾਰੇ ਖੇਤਰਾਂ ਵਿੱਚੋਂ ਇੱਕ ਸੀ ਜਿਸਨੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ, ਭਾਰਤ ਅਤੇ ਕਈ ਹੋਰ ਦੇਸਾਂ ਨੂੰ online classes ਨੂੰ

ਸੰਖੇਪ ਜਾਣਕਾਰੀ। ਵਿਸ਼ਵ bank ਨੇ ਚਿੰਤਾ ਜਾਹਰ ਕਰਦੇ ਹੋਏ ਕਿਹਾ ਕਿ ਭਾਰਤ ਦੀ learning ਗਰੀਬੀ ਵੱਧ ਕੇ ਸੱਤਰ ਫੀਸਦੀ ਹੋ ਗਈ ਹੈ ਇਸਦੇ ਨਾਲ ਦੇਸ ਦਾ ਸਿੱਖਿਆ ਖੇਤਰ ਬੱਤਰ ਤੋਂ ਹੋ, ਸੱਤਰ ਹੋ ਗਿਆ ਹੈ ਇਹ ਚਿੰਤਾ ਵਿਸ਼ਵ bank ਦੇ global director of education ਜੈਮ ਸਾਵੇ~ ਸਾਵੇਦਰ ਦੇ ਨੇ ਜਾਹਰ ਕੀਤੀ ਹੈ, ਦੱਸੀਆਂ ਗਈਆਂ ਸੰਖਿਆਵਾਂ ਅਧਿਕਾਰਕ ਸੰਖਿਆਵਾਂ ਨਹੀਂ ਹਨ। ਪਰ ਇਹ ਦੇਸ ਦੇ ਸਿੱਖਿਆ ਖੇਤਰ ਦੇ ਸ਼ੁਰੂਆਤੀ ਨਿਰੀਖਣ ਦੇ ਨਤੀਜੇ ਹਨ। ਗਰੀਬੀ ਸਿੱਖਣ ਬਾਰੇ। ਵਿਸ਼ਵ bank ਦੁਆਰਾ ਗਰੀਬੀ ਸਿੱਖਣ ਦੀ ਪਰਿਭਾਸ਼ਾ ਦਸ ਸਾਲ ਦੀ ਉਮਰ ਤੱਕ ਇੱਕ ਬੱਚੇ ਦੁਆਰਾ ਇੱਕ ਸਧਾਰਨ ਪਾਠ ਪੜ੍ਹਣ ਵਿੱਚ ਅਸਮਰਥਾ ਵਜੋਂ ਕੀਤੀ ਗਈ ਹੈ, ਸੰਸਥਾ ਨੇ ਕਿਹਾ ਹੈ ਕਿ ਦੁਨੀਆਂ ਭਰ ਵਿੱਚ ਬਹੁਤ ਸਾਰੇ ਬੱਚੇ ਸਹੀ ਢੰਗ ਨਾਲ ਪੜ੍ਹਣ ਵਿੱਚ ਨਿਪੁੰਨ ਨਹੀਂ ਹਨ। ਦੁਨੀਆਂ ਭਰ ਵਿੱਚ ਦੋ ਸੌ ਛੱਠ million ਤੋਂ ਵੱਧ ਬੱਚੇ school ਨਹੀਂ ਜਾਂਦੇ ਹਨ, ਅਤੇ ਇਸ ਨਾਲ ਸੰਕਟ ਹੋਰ ਡੂੰਘਾ ਹੋ ਰਿਹਾ ਹੈ, ਸਿੱਖਣ ਦੀ ਗਰੀਬੀ ਮੁੱਖ ਤੌਰ ਤੇ ਭਾਰਤ ਸਮੇਤ ਦੁਨੀਆਂ ਭਰ ਦੇ ਵਿਕਾਸਸ਼ੀਲ ਦੇਸਾਂ ਵਿੱਚ ਪਾਈ ਜਾ ਸਕਦੀ ਹੈ। ਕੀ ਕੀਤਾ ਜਾਣਾ ਚਾਹੀਦਾ ਹੈ?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 ਉਹਨਾਂ ਨੂੰ ਯਕੀਨ ਯਕੀਨ ਦਿਵਾਉਣਾ ਯਕੀਨ ਦਿਵਾਉਣ ਦੀ ਲੋੜ ਹੈ ਤਾਂ ਜੋ ਉਹ ਦੁਬਾਰਾ ਦਾਖਲਾ ਲੈ ਸਕਣ ਗੁਜਰਾਤ mission school of excellence project Asian ਬੁਨਿਆਦੀ ਢਾਂਚਾ ਨਿਵੇਸ bank ਅਤੇ ਵਿਸ਼ਵ bank ਗੁਜਰਾਤ ਸਰਕਾਰ ਦੇ mission school of excellence project ਲਈ ਪਜੰਤਰ ਸੌ ਕਰੌੜ ਰੁਪਏ ਦਾ ਕਰਜਾ ਪ੍ਰਦਾਨ ਕਰਨਗੇ ਸੰਖੇਪ ਜਾਣਕਾਰੀ ਵਿਸ਼ਵ bank ਦੇ ਇੱਕ ਵਕਤ ਨੇ ਜਾਣਕਾਰੀ ਇਕੱਠੀ ਕਰਨ ਵਿੱਚ school of excellence project ਦਾ ਅਧਿਐਨ ਕਰਨ ਲਈ ਗਾਂਧੀ ਨਗਰ ਦਾ ਦੌਰਾ ਕੀਤਾ, ਇਸ ਵਕਤ ਦੀ ਅਗਵਾਈ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

Mission school of excellence project ਬਾਰੇ ਇਸ project ਦਾ ਉਦੇਸ਼ ਸੂਬੇ ਵਿੱਚ ਸਿਖਿਆ ਦੀ ਗੁਣਵਤਾ ਵਿੱਚ ਸੁਧਾਰ ਲਿਆਉਣਾ ਹੈ। ਇਸ mission ਤਹਿਤ ਗੁਜਰਾਤ ਰਾਜ ਸਰਕਾਰ ਦੀ ਅਗਲੇ ਪੰਜ ਸਾਲਾਂ ਵਿੱਚ ਦਸ ਹਜ਼ਾਰ ਕਰੌੜ ਰੁਪਏ ਖ਼ਰਚ ਕਰਨ ਦੀ ਯੋਜਨਾ ਹੈ, ਸੂਬੇ ਦੇ ਸਾਰੇ ਪੰਜ ਹਜ਼ਾਰ ਅੱਠ ਸੌ ਸੰਤਾਲੀ grant in aid ਅਤੇ ਪੈਂਤੀ ਹਜ਼ਾਰ ਇੱਕ ਸੌ ਤੇਤੀ ਸਰਕਾਰੀ schools ਨੂੰ ਇਸ mission ਤਹਿਤ cover ਕੀਤਾ ਜਾਵੇਗਾ, ਨਾਲ ਹੀ ਅਧਿਆਪਨ ਦੇ ਦੋ ਪਾਸੀ ਢੰਗ ਨੂੰ ਮਹੱਤਵ ਦਿੱਤਾ ਜਾਵੇਗਾ, ਇਹਨਾਂ schools ਵਿੱਚ ਹੋਣਹਾਰ ਵਿਦਿਆਰਥੀਆਂ ਦੀ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

ਪ੍ਰਾਪਤ funds ਨੂੰ ਇੱਕ ਕਰੌੜ ਪੰਜਾਹ ਹਜ਼ਾਰ ਲੱਖ Smart classroom ਬਣਾਉਣ ਅਤੇ ਪੂਰੇ ਗੁਜਰਾਤ ਦੇ ਲਗਪਗ ਇਕਤਾਲੀ ਹਜ਼ਾਰ grant in aid ਤੇ ਸਰਕਾਰੀ schools ਵਿੱਚ ਵੀਹ ਹਜ਼ਾਰ ਨਵੀਂਆਂ computer labs ਪੰਜਾਹ ਹਜ਼ਾਰ ਨਵੇਂ classroom ਅਤੇ ਪੰਜ ਹਜ਼ਾਰ tinkering labs ਬਣਾਉਣ ਲਈ ਖ਼ਰਚ ਕੀਤੇ ਜਾਣਗੇ, ਇਸ project ਦੇ ਅਗਲੇ ਪੰਜ ਸਾਲਾਂ ਵਿੱਚ ਇੱਕ ਕਰੌੜ ਸਕੂਲੀ ਵਿਦਿਆਰਥੀਆਂ ਨੂੰ ਲਾਭ ਹੋਵੇਗਾ ਮੱਧ ਪ੍ਰਦੇਸ ਬਾਲ budget ਮੱਧ ਪ੍ਰਦੇਸ ਰਾਜ ਸਰਕਾਰ ਨੇ ਆਪਣੀ ਸਲਾਨਾ ਵਿੱਤੀ ਯੋਜਨਾ ਦੇ ਹਿੱਸੇ ਵਜੋਂ ਪਹਿਲੀ ਵਾਰ ਬਾਲ budget ਪੇਸ ਕੀਤਾ, ਸਰਕਾਰ ਨੇ ਦੋ ਸੌ ਵੀਹ ਸਕੀਮਾਂ ਲਈ ਸਤਵੰਜਾ ਹਜ਼ਾਰ ਅੱਠ ਸੌ ਤਿੰਨ ਕਰੌੜ ਰੁਪਏ allot ਕੀਤੇ ਹਨ, ਜੋ ਕਿ ਸਿੱਖਿਆ ਸਮੇਤ ਸਤਾਰਾਂ ਵਿਭਾਗਾਂ ਅਧੀਨ ਲਾਗੂ ਕੀਤੀਆਂ ਜਾਣਗੀਆਂ ਜਿੰਨਾਂ ਦਾ ਟੀਚਾ ਬੱਚਿਆਂ ਲਈ ਹੈ ਸੰਖੇਪ ਜਾਣਕਾਰੀ ਬਾਲ budget ਬਾਰੇ।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 ਤੋਂ ਲੈ ਕੇ ਤੇਈ ਲਈ ਆਪਣਾ budget ਪੇਸ਼ ਕੀਤਾ ਹੈ, ਵਿੱਤ ਮੰਤਰੀ ਜਗਦੀਸ ਦੇਵਦਾ ਨੇ budget ਪੇਸ਼ ਕੀਤਾ ਹੈ two point seventy nine ਲੱਖ ਕਰੌੜ ਰੁਪਏ ਦੇ budget ਦੇ ਤਹਿਤ ਦੋ ਹਜ਼ਾਰ ਬਾਈ ਤੇਈ ਲਈ

ਕਰੌੜ ਰੁਪਏ ਅਤੇ ਸਿਹਤ ਲਈ ਉੱਨੀ ਹਜ਼ਾਰ ਚਾਰ ਸੌ ਪੰਜ ਕਰੌੜ ਰੁਪਏ ਦੀ ਮਹੱਤਵਪੂਰਨ allotment ਕੀਤੀ ਗਈ ਹੈ, ਦੋ ਹਜ਼ਾਰ ਬਾਈ ਤੇਈ ਦੇ budget ਵਿੱਚ ਕੁੱਲ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 ਖੇਤੀਬਾੜੀ ਖੇਤਰ ਲਈ ਵੀਹ ਹਜ਼ਾਰ ਸਤਾਈ ਕਰੌੜ ਰੁਪਏ ਸਿੱਖਿਆ ਲਈ ਬੱਤੀ ਹਜ਼ਾਰ ਅੱਠ ਸੌ ਤਰਤਾਲੀ ਕਰੌੜ ਰੁਪਏ ਅਤੇ ਸਿੱਖਿਆ ਲਈ ਉੱਨੀ ਹਜ਼ਾਰ ਚਾਰ ਸੌ ਪੰਜ ਕਰੌੜ ਰੁਪਏ ਰੱਖੇ ਗਏ ਹਨ। ਪੇਂਡੂ ਵਿਕਾਸ ਵਿਭਾਗ ਨੂੰ ਇੱਕੀ ਹਜ਼ਾਰ ਤਿੰਨ ਸੌ ਉਨਾਨਵੇਂ ਕਰੌੜ ਰੁਪਏ ਦੀ ਰਾਸ਼ੀ allot ਕੀਤੀ ਗਈ ਹੈ, ਪੰਚਾਇਤ ਵਿਭਾਗ ਲਈ ਛੇ ਹਜ਼ਾਰ ਪੰਜ ਸੌ ਛੱਤੀ ਕਰੌੜ ਰੁਪਏ ਰੱਖੇ ਗਏ ਹਨ। Veterinary ਵਾਹਨਾਂ ਦੀ ਵਰਤੋਂ ਕਰਦੇ ਹੋਏ ਜਖ਼ਮੀ ਜਾਂ ਬਿਮਾਰ ਪਸੂਆਂ ਦਾ ਮੌਕੇ ਤੇ ਇਲਾਜ਼ ਕਰਨ ਦੇ ਪ੍ਰਬੰਧ ਲਈ ਕਰਨ ਲਈ ਇੱਕ ਸੌ ਬਤਾਲੀ ਕਰੌੜ ਰੁਪਏ allot ਕੀਤੇ ਗਏ ਹਨ। ਬਾਲ budget ਬਾਰੇ।

ਇਸ ਸਾਲ ਦੇ ਬਾਲ budget ਦੀ ਖ਼ਾਸ ਗੱਲ ਇਹ ਸੀ ਕਿ ਵੱਖਰੇ ਬਾਲ budget ਦੇ ਤਹਿਤ ਉਹਨਾਂ ਦੇ ਪੋਸ਼ਣ ਸਿਹਤ ਅਤੇ ਸਿੱਖਿਆ ਲਈ ਸਤਵੰਜਾ ਹਜ਼ਾਰ ਅੱਠ ਸੌ ਤਿੰਨ ਕਰੌੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਇਹ ਫੰਡ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ

ਯਕੀਨੀ ਬਣਾਏਗਾ, ਬਾਲ budget ਸਰਕਾਰ ਨੂੰ ਉਹਨਾਂ ਯੋਜਨਾਵਾਂ ਨਾਲ ਨਜਿੱਠਣ ਦੇ ਯੋਗ ਬਣਾਵੇਗਾ ਜੋ ਬਾਲ ਮੌਤ ਦਰ ਅਤੇ ਕੁਪੌਸ਼ਣ ਸਮੇਤ ਬਾਲ ਮੁੱਖੀ ਹੋਣਗੀਆਂ। ਬਹੁ ਅਨੁਸਾਸਨੀ ਉੱਚ ਸਿੱਖਿਆ ਲਈ UGC ਦਿਸ਼ਾ ਨਿਰਦੇਸ਼ University grant commission UGC ਨੇ ਉੱਚ ਸਿੱਖਿਆ ਸੰਸਥਾਵਂ ਨੂੰ ਬਹੁ ਅਨੁਸਾਸਨੀ ਸੰਸਥਾਵਾਂ ਵਿੱਚ ਬਦਲਣ ਲਈ draft guidelines ਜ਼ਾਰੀ ਕੀਤੀਆਂ ਅਤੇ ਜਨਤਕ feedback ਲਈ ਸੱਦਾ ਦਿੱਤਾ ਦਿਸ਼ਾ ਨਿਰਦੇਸ਼ਾਂ ਬਾਰੇ ਦਿਸ਼ਾ ਨਿਰਦੇਸ਼ਾਂ ਦਾ ਉਦੇਸ਼ ਉੱਚ ਸਿੱਖਿਆ ਸੰਸਥਾਵਾਂ ਨੂੰ ਉੱਚ ਸਿੱਖਿਆ ਵਿੱਚ ਮੌਜੂਦ ਤੇ ਲੋਚ ਨੂੰ ਵਧਾਉਣ ਅਤੇ ਤੋੜਣ ਲਈ ਵਿਭਿੰਨ ਵਿਸ਼ਿਆਂ ਵਿੱਚ course ਪੇਸ਼ ਕਰਨ ਲਈ ਉਤਸ਼ਾਹਿਤ ਕਰਨਾ ਹੈ UGC ਨੇ, HEI ਨੂੰ ਬਹੁ ਅਨੁਸਾਸਨੀ ਸੰਸਥਾਵਾਂ ਵਿੱਚ ਬਦਲਣ ਲਈ ਤਿੰਨ ਤਰੀਕੇ ਤਿਆਰ ਕੀਤੇ colleges ਅਤੇ ਯੂਨੀਵਰਸਟੀਆਂ ਵਿਚਕਾਰ ਅਕਾਦਮਿਕ ਸਹਿਯੋਗ Single strain ਸੰਸਥਾਵਾਂ ਨੂੰ

ਉਹ college ਜੋ ਯੂਨੀਵਰਸਟੀਆਂ ਨਾਲ ਸੰਬੰਧ ਹਨ ਬਹੁ ਅਨੁਸਾਸਨੀ ਸ~ ਅਹ ਸਿੱਖਿਆ ਦੀ ਪੇਸ਼ਕਸ ਕਰ ਸਕਦੇ ਹਨ, ਅਤੇ degree ਪ੍ਰਦਾਨ ਕਰਨ ਵਾਲੇ ਖੁੱਦ ਖੁੱਦ ਮੁਖਤਿਆਰ colleges ਦੇ ਦਰਜ਼ੇ ਨੂੰ ਉੱਚਾ ਕਰ ਸਕਦੇ ਹਨ college ਆਪਣੀਆਂ ਸੰਸ~ ਸੰਸਥਾਗਤ ਅਹ ਕੰਮਜ਼ੋਰੀਆਂ ਨੂੰ ਦੂਰ ਕਰਨ ਲਈ cluster ਵੀ ਬਣਾ ਸਕਦੇੇ ਹਨ, ਜੋ ਬਹੁ ਅਨੁਸਾਸਨੀ ਉੱਚ ਸਿੱਖਿਆ ਦੇ ਖੇਤਰ ਵਿੱਚ ਉਹਨਾਂ ਦੇ ਦਾਖਲੇ ਵਿੱਚ ਰੁਕਾਵਟ ਬਣ ਰਹੀਆਂ ਹਨ college ਜਾਂ ਯੂਨੀਵਰਸਟੀਆਂ ਦੋਹਰੀ degrees ਦੀ ਪੇਸ਼ਕਸ ਕਰਨ ਲਈ ਸਹਿਯੋਗ ਕਰ ਸਕਦੀਆਂ ਹੈਂ ਹਨ ਦੋ। ਸੰਸਥਾਵਾਂ ਲਈ ਇਕਹਰੀ ਦਾਖਲਾ ਪ੍ਰਕਿਰਿਆ ਹੋਵੇਗੀ, ਦੋਹਰੀ degree ਲਈ ਇੱਕ ਵਿਦਿਆਰਥੀ ਇੱਕ degree ਜੇ ਮੇਜ਼ਬਾਨ ਸੰਸਥਾਵਾਂ ਵਿੱਚ ਅਤੇ ਦੂਜੀ ਭਾਗੀਦਾਰੀ ਸੰਸਥਾ ਵਿੱਚ ਪੂਰੀ ਕਰ ਸਕਦਾ ਹੈ UGC ਉਹਨਾਂ colleges ਅਤੇ ਯੂਨੀਵਰਸਟੀਆਂ ਦੀ ਪਛਾਣ ਕਰੇਗਾ ਜੋ ਮਜ਼ਬੂਤ ਬਹੁ ਅਨੁਸਾਸਨੀ ਉੱਚ ਸਿੱਖਿਆ ਸੰਸਥਾਵਾਂ ਵਿੱਚ ਬਦਲ ਸਕਦੇ ਹਨ। UGC ਬਾਰੇ। UGC ਇਹ ਕਾਨੂੰਨੀ ਸੰਸਥਾ ਹੈ ਜੋ UGC act ਉੱਨੀ ਸੌ ਛਪੰਜਾ ਦੁਆਰਾ ਸਥਾਪਤ ਕੀਤੀ ਗਈ ਹੈ, ਇਹ ਸਿੱਖਿਆ ਮੰਤਰਾਲੇ ਦੇ ਅਧੀਨ ਹੈ UGC ਦਾ ਇੱਕ ਅਦੇਸ਼ ਭਾਰਤ ਵਿੱਚ ਉੱਚ ਸਿੱਖਿਆ ਦੇ ਮਿਆਰਾਂ ਦਾ ਤਾਲਮੇਲ, ਦ੍ਰਿੜਤਾ ਅਤੇ ਰੱਖ ਰਖਾਵ ਹੈ UGC ਭਾਰਤ ਵਿੱਚ ਯੂਨੀਵਰਸਟੀਆਂ ਨੂੰ ਮਾਨਤਾ ਪ੍ਰਦਾਨ ਕਰਦਾ ਹੈ, ਇਸ ਤੋਂ ਪਹਿਲਾਂ UGC ਦੀ ਥਾਂ ਭਾਰਤ ਦੇ ਉੱਚ ਸਿੱਖਿਆ commission ਨਾਮਕ ਇੱਕ ਨਵੀਂ regulatory ਸੰਸਥਾ ਨਾਲ ਇੱਕ ਬਿੱਲ ਪ੍ਰਸਤ~ ਪ੍ਰਸਤਾਵਤ ਪ੍ਰਸਤਾਵਿਤ ਕੀਤਾ ਗਿਆ ਸੀ, ਹਾਲਾਂਕਿ ਬਿੱਲ ਦਾ ਭਾਰੀ ਵਿਰੋਧ ਹੋਇਆ, ਰਾਸ਼ਟਰੀ ਸਿੱਖਿਆ ਨੀਤੀ ਦੋ ਹਜ਼ਾਰ ਵੀਹ ਨੇ, ਇਹ ਵੀ ਕਲਪਨਾ ਕੀਤੀ ਹੈ ਕਿ ਦੋ ਹਜ਼ਾਰ ਤੀਹ ਤੱਕ ਹਰੇਕ ਜ਼ਿਲ੍ਹੇ ਜਾਂ ਨੇੜੇ ਘੱਟੋ ਘੱਟ ਇੱਕ ਵੱਡੀ ਬਹੁ ਅਨੁਸਾਸਨੀ ਉੱਚ ਸਿੱਖਿਆ ਸੰਸਥਾ ਹੋਣੀ ਚਾਹੀਦੀ ਹੈ। ਬਹੁ ਅਨੁਸਾਸਨੀ ਉੱਚ ਸਿੱਖਿਆ ਲਈ UGC ਦਿਸ਼ਾ ਨਿਰਦੇਸ਼। University grant commission ਨੇ ਉੱਚ ਸਿੱਖਿਆ ਸੰਸਥਾਵਾਂ ਨੂੰ ਬਹੁ ਅਨੁਸਾਸਨੀ ਸਿੱਖਿਆ ਸੰਸਥਾਵਾਂ ਵਿੱਚ ਤਬਦੀਲ ਕਰਨ ਲਈ draft guidelines ਜਾ~ ਜਾਰੀ ਕੀਤੀਆਂ ਹਨ ਅਤੇ ਜਨਤਕ feedback ਲਈ ਸੱਦਾ ਦਿੱਤਾ।

ਦਿਸ਼ਾ ਨਿਰਦੇਸ਼ਾਂ ਦਾ ਉਦੇਸ਼ ਉੱਚ ਸਿੱਖਿਆ ਸੰਸਥਾਵਾਂ ਨੂੰ ਵਿੱਚ ਮੌਜੂਦ ਤੇ ਲੋਚ ਨੂੰ ਵਧਾਉਣ ਅਤੇ ਤੋੜਨ ਲਈ ਵਿਭਿੰਨ ਵਿਸ਼ਿਆਂ ਵਿੱਚ course ਪੇਸ਼ ਕਰਨ ਲਈ ਉਤਸਾਹਿਤ ਕਰਨਾ ਹੈ UGC ਨੇ HI ਨੂੰ ਬਹੁ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 ਉਹ college ਜੋ ਯੂਨੀਵਰਸਟੀਆਂ ਨਾਲ ਸੰਬੰਧ ਹਨ, ਬਹੁ ਅਨੁਸਾਸਨੀ ਸਿੱਖਿਆ ਦੀ ਪੇਸ਼ਕਸ ਕਰ ਸਕਦੇ ਹਨ, ਅਤੇ degree ਪ੍ਰਦਾਨ ਕਰਨ ਵਾਲੇ ਖੁੱਦ ਖ਼ੁਸ਼ੀਆਂ ਖੁੱਦ ਮੁਖਤਿਆਰ college ਦੇ ਦਰ~ ਦਰਜ਼ੇ ਨੂੰ ਉੱਚਾ ਕਰ ਸਕਦੇ ਹਨ college ਆਪਣੀਆਂ ਸੰਸਥਾਗਤ ਕੰਮਜ਼ੋਰੀਆਂ ਨੂੰ ਦੂਰ ਕਰਨ ਲਈ ਕਲ~ cluster ਵੀ ਬਣਾ ਸਕਦੇੇ ਹਨ, ਜੋ ਬਹੁ ਅਨੁਸਾਸਨੀ ਉੱਚ ਸਿੱਖਿਆ ਦੇ ਖੇਤਰ ਵਿੱਚ ਉਹਨਾਂ ਦੇ ਦਾਲ ਅਹ ਦਾਖਲੇ ਵਿੱਚ ਰੁਕਾਵਟ ਬਣ ਰਹੀਆਂ ਹਨ college ਜਾਂ ਯੂਨੀਵਰਸਟੀਆਂ ਦੋਹਰੀ degrees ਦੀ ਪੇਸ਼ਕਸ ਕਰਨ ਲਈ ਸਹਿਯੋਗ ਕਰ ਸਕਦੀਆਂ ਹਨ। ਦੋ ਸੰਸਥਾਵਾਂ ਲਈ ਇਕਹਰੀ ਦਾਖਲਾ ਪ੍ਰਕਿਰਿਆ ਹੋਵੇਗੀ, ਦੋਹਰੀ degree ਲਈ ਇੱਕ ਵਿਦਿਆਰਥੀ ਇੱਕ degree ਮੇਜ਼ਬਾਨ ਸੰਸਥਾ ਵਿੱਚ ਅਤੇ ਦੂਜੀ ਭਾਗੀਦਾਰੀ ਸੰਸਥਾ ਵਿੱਚ ਪੂਰੀ ਕਰ ਸਕਦਾ ਹੈ। UGC ਉਹਨਾਂ colleges ਅਤੇ ਯੂਨੀਵਰਸਟੀਆਂ ਦੀ ਪਛਾਣ ਕਰੇਗਾ, ਜੋ ਮਜ਼ਬੂਤ ਬਹੁ ਅਨੁਸਾਸਨੀ ਉੱਚ ਸਿੱਖਿਆ ਸੰਸਥਾਵਾਂ ਵਿੱਚ ਬਦਲ ਸਕਦੇ ਹਨ। New ਇੰਡੀਆ literacy ਪ੍ਰੋਗਰਾਮ। ਭਾਰਤ ਸਰਕਾਰ ਨੇ ਵਿੱਤੀ ਸਾਲ ਦੋ ਹਜ਼ਾਰ ਬਾਈ ਤੋਂ ਲੈ ਕੇ ਦੋ ਹਜ਼ਾਰ ਸਤਾਈ ਲਈ new ਇੰਡੀਆ ਸਾਖ਼ਰਤਾ ਪ੍ਰੋਗਰਾਮ scheme ਨੂੰ ਮੰਨਜ਼ੂਰੀ ਦੇ ਦਿੱਤੀ ਹੈ ਜੋ ਬਾਲਗ ਸਿੱਖਿਆ ਦੇ ਸਾਰੇ ਖੇਤਰਾਂ ਨੂੰ cover ਕਰੇਗੀ ਅਤੇ ਰਾਸ਼ਟਰੀ ਸਿੱਖਿਆ ਨੀਤੀ ਦੋ ਹਜ਼ਾਰ ਵੀਹ ਨਾਲ ਮੇਲ ਖਾਂਦੀ ਹੈ, ਸੰਖੇਪ ਜਾਣਕਾਰੀ ਸਿੱਖਿਆ new ਇੰਡੀਆ ਦਾ ਐਲਾਨ ਕੀਤਾ ਅਗਲੇ ਪੰਜ ਸਾਲਾਂ ਵਿੱਚ ਸਾਖ਼ਰਤਾ ਪ੍ਰੋਗਰਾਮ।

ਸਿਖਿਆ ਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਹੈ, ਮੁੱਖ ਵਿਸ਼ੇਸ਼ਤਾਵਾਂ scheme ਦੇ ਤਹਿਤ ਪਹਿਲੀ ਜਮਾਤ ਪਹਿਲੀ ਜਮਾਤ ਤੋਂ ਪੰਜਵੀ ਜਮਾਤ ਦੇ ਵਿਦਿਆਰਥੀਆਂ ਨੂੰ ਮੁੱਢਲੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ Classes ਜ਼ਮੀਨਾਂ ਪੱਧਰ ਤੇ ਚਲਾਈਆਂ ਜਾਣਗੀਆਂ। TN anti NEET ਬਿੱਲ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 RRBRRB ਪ੍ਰੀਖਿਆ ਚਿੰਤਾਵਾਂ ਤੇ committee Railway recruitment board ਨੇ ਵਿਦਿਆਰਥੀਆਂ ਦੁਆਰਾ ਉਠਾਈਆਂ ਚਿੰਤਾਵਾਂ ਨੂੰ ਦੇਖਣ ਲਈ ਇਹ committee ਬਣਾਈ ਹੈ। ਮਸਲਾ ਕੀ ਹੈ?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 ਚੌਦਾਂ ਤੋਂ ਪੰਦਰਾਂ ਜਨਵਰੀ ਦੋ ਹਜ਼ਾਰ ਬਾਈ ਨੂੰ ਆਯੋਜਤ ਕੀਤਾ ਗਿਆ ਸੀ, ਉਮੀਦਵਾਰ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹਨ ਅਤੇ ਚਿੰਤਾਵਾਂ ਪੈਦਾ ਕਰ ਰਹੇ ਹਨ, ਉਹਨਾਂ ਮੁਤਾਬਿਕ ਨਤੀਜੇ ਗ਼ਲਤ ਹਨ। Committee ਕੀ ਕਰੇਗੀ?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 At the rate rail net dot gov dot in ਤੇ ਡਾਕ ਰਾਹੀਂ committee ਨੂੰ ਸ਼ਿਕਾਇਤ ਦਰਜ਼ ਦਰਜ਼ ਕਰ ਸਕਦੇ ਹਨ, ਚਾਹਵਾਨ ਆਪਣੀਆਂ ਸ਼ਿਕਾਇਤਾਂ ਛੋਲਾਂ ਫਰਵਰੀ ਦੋ ਹਜ਼ਾਰ ਬਾਈ ਤੱਕ ਜਮਾ ਕਰਵਾਉਣਗੇ। ਅਤੇ committee ਚਾਰ ਮਾਰਚ ਦੋ ਹਜ਼ਾਰ ਬਾਈ ਤੱਕ ਆਪਣੀਆਂ ਸਿਫ਼ਾਰਸ਼ਾਂ ਸੋਂਪੇਗੀ ਨਾਲ ਹੀ ਵਿਦਿ~ ਨਾਲ ਹੀ committee ਨੇ ਵੱਡੇ ਵਿਰੋਧ ਵਾਲੇ ਖੇਤਰਾਂ ਜਾਣੀ ਉੱਤਰੀ ਮੱਧ railway ਅਤੇ ਇਲਾਹਾਬਾਦ ਵਿੱਚ camp ਲਗਾਉਣੇ ਹਨ। ਖੇਤਰੀ RRB ਵਿਦਿਆਰਥੀਆਂ ਦੁਆਰਾ ਦਰਜ਼ ਸ਼ਿਕਾਇਤਾਂ ਨੂੰ ਸੰਕਲਿਤ ਕਰਨਗੇ ਅਤੇ ਉਹਨਾਂ ਨੂੰ committee ਨੂੰ ਭੇਜਣਗੇ।

ਵਿਦਿਆਰਥੀ ਹੁਣ ਐਨਾ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ, ਪ੍ਰਕਿਰਿਆ ਉੱਚ ਯੋਗਤਾ ਵਾਲੇ ਉਮੀਦਵਾਰਾਂ ਨੂੰ ਅੋਸਤ ਜਾਂ ਮੱਧਮ ਯੋਗਤਾ ਵਾਲੇ ਉਮੀਦਵਾਰਾਂ ਨਾਲ ਮੁਕਾਬਲਾ ਕਰਨ ਦੀ ਆਗਿਆ ਦਿੰਦੀ ਹੈ, ਨਾਲ ਹੀ ਕੁੱਝ ਵਿ~ ਵਿਦਿਆਰਥੀਆਂ ਦੀ ਦਲੀਲ ਦਿੱਤੀ ਹੈ ਕਿ ਜਦੋਂ ਕਿ ਇੱਕ ਉਮੀਦਵਾਰ ਇੱਕ ਖੇਤਰ ਤੋਂ ਯੋਗਤਾ ਪੂਰੀ ਕਰ ਸਕਦਾ ਹੈ ਨਤੀਜੇ ਕਹਿੰਦੇ ਹਨ ਕਿ ਇੱਕੋ ਵਿਅਕਤੀ ਦੋ ਜਾਂ ਦੋ ਤੋਂ ਵੱਧ ਖੇਤਰਾਂ ਤੋਂ ਯੋਗਤਾ ਪ੍ਰਾਪਤ ਕੀਤਾ ਗਿਆ ਹੈ।

RRB exams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 NTPCRRB ਸਹਾਇਤਾ ਲੋਪੋ pilot technician ਆਦਿ board ਦੁਆਰਾ ਇੱਕੀ ਤੋਂ ਵੱਧ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਹਨ, ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਲਈ ਉਮਰ ਸੀਮਾ ਅਠਾਰਾਂ ਸਾਲ ਤੋਂ ਤੇਤੀ ਸਾਲ ਦੇ ਵਿਚਕਾਰ ਹੈ। ਦੇਸ ਦੇ ਸਲਾਹਕਾਰ ਪ੍ਰੋ~ ਅਹ ਪ੍ਰੋਗਰਾਮ ਅਤੇ ਨਵੇਂ ਉਪਾਅ।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 ਕੀ ਹੋਇਆ? National commission for protection of child rights ਨੇ ਦਿੱਲੀ ਸਰਕਾਰ ਨੂੰ ਦੇਸ ਕੇ mentor ਪ੍ਰੋਗਰਾਮ ਨੂੰ ਮੁਤੱਲਕ ਕਰਨ ਦੀ ਸਿਫ਼ਾਰਿਸ਼ ਕੀਤੀ ਹੈ, ਇਸ ਤੋਂ ਬਾਅਦ ਦਿੱਲੀ ਸਰਕਾਰ ਨੇ ਨਵੇਂ teacher ਸ਼ਾਮਲ ਕੀਤੇ ਹਨ, ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦੀ ਸੁਰੱਖਿਆ ਅਤੇ ਸੁਰੱਖਿਆ ਦੇ ਵਿਰੁੱਧ ਉਠਾਈਆਂ ਗਈਆਂ ਚਿੰਤਾਵਾਂ ਹਨ ਸਨ, ਇਸ ਲਈ ਅਨੁਸਾਰੀ ਸੁਝਾਏ ਅਤੇ ਬਦਲਾਅ ਕੀਤੇ ਗਏ ਸਨ। Commission ਵੱਲੋਂ ਉਠਾਈਆਂ ਗਈਆਂ ਚਿੰਤਾਵਾਂ।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 ਚਿੰਤਾਵਾਂ ਦੀ ਕਾਨੂੰਨੀਤਾ।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 ਪ੍ਰੋਗਰਾਮ ਦਾ ਉਦੇਸ਼। ਨੌਜਵਾਨ ਵਿਦਿਆਰਥੀਆਂ ਨੂੰ ਆਪਣੇ carrier ਦੇ ਵਿਕਲਪਾਂ ਦੀ ਚੌਣ ਕਰਨ ਵਿੱਚ ਮਾਰਗ ਦਰਸ਼ਨ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਇਹ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦਾਖਲਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਿੱਚ ਵੀ ਮਦਦ ਕਰਦਾ ਹੈ।

ਮਨ ਨੂਰ ਮਨਬਦੀ ਪ੍ਰੋਗਰਾਮ। ਤਿਲੰਗਾਨਾ ਸਰਕਾਰ ਦੁਆਰਾ ਮਨਾਊੜੂ ਮਨਬੜੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਇਹ ਪ੍ਰੋਗਰਾਮ ਰਾਜ ਵਿੱਚ ਸਕੂਲੀ ਬੁਨਿਆਦੀ ਢਾਂਚਾ ਤਿਆਰ ਕਰੇਗਾ ਇਸਨੂੰ ਸੱਤ ਹਜ਼ਾਰ ਦੋ ਸੌ ਉਨਾਨਵੇਂ ਕਰੌੜ ਰੁਪਏ ਦੀ ਲਾਗਤ ਨਾਲ ਲਾਗੂ ਕੀਤਾ ਜਾਣਾ ਹੈ, ਉੱਨੀ ਕਰੌੜ ਚੁਰਾਸੀ ਲੱਖ ਤੋਂ ਵੱਧ ਬੱਚੇ ਇਸ ਵਿੱਚ ਇਸ ਪ੍ਰੋਗਰਾਮ ਦਾ ਲਾਭ ਲੈਣ ਵਾਲੇ ਹਨ, ਪ੍ਰੋਗਰਾਮ ਬਾਰੇ ਪਹਿਲੇ ਪੜਾਅ ਵਿੱਚ doctor

ਫ਼ਾਤਿਮਾ ਸੇਖ਼ ਨਾਰੀਵਾਦੀ ਸਿੱਖਿਆ ਸੀ, ਉਸਨੂੰ ਵਿਆਪਕ ਤੌਰ ਤੇ ਭਾਰਤ ਦੀ ਪਹਿਲੀ ਮੁਸਲਿਮ ਮਹਿਮਾ ਮਹਿਲਾ ਅਧਿਆਪਕ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 scheme ਇੱਕ ਅਹ ਨਿਸ਼ਾਨੇ ਵਾਲੇ ਖੇ~ ਅਹ ਖੇਤਰਾਂ ਵਿੱਚ ਹਾਈ schools ਵਿੱਚ ਵਿਦਿਆਰਥੀਆਂ ਲਈ ਰਿਹਾ~ ਰਿਹਾਇਸੀ ਸਕੀ ਅਹ ਸਿੱਖਿਆ। ਭਾਰਤ ਸਰਕਾਰ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਸ੍ਰੇਸ਼ਟਾ scheme ਸ਼ੁਰੂ ਕਰਨ ਜਾ ਰਹੀ ਹੈ, ਇਹ scheme ਵਿਦਿਆਰਥੀਆਂ ਨੂੰ ਮਿਆਰੀ ਰਿਹਾਇਸ ਸਿੱਖਿਆ ਪ੍ਰਦਾਨ ਕਰੇਗੀ, ਮੁੱਖ ਵਿਸ਼ੇਸ਼ਤਾਵਾਂ ਇਹ scheme ਸਮਾਜਿਕ ਨਿਆਂ ਅਤੇ ਸਸ਼ਤੀਕਰਨ,

ਆਪਣਾ ਪ੍ਰਦੇਸ ਦੀ ਵਿਦਿਆ ਦਿਵੇਨਾ ਖੋ~ ਅਹ ਯੋਜਨਾ। ਆਂਧਰਾ ਪ੍ਰਦੇਸ ਸਰਕਾ~ ਸਰਕਾਰ ਨੇ ਹਾਲ ਵਿੱਚ ਹੀ ਵਿਦਿਆ ਦਿਵੇਨਾ ਯੋਜਨਾ ਲਈ ਛੇ ਸੌ ਸਿਆਸੀ ਕਰੌੜ ਰੁਪਏ ਜਾਰੀ ਕੀਤੇ ਹਨ, ਇਹ scheme ਦੀ ਤੀਜੀ ਕਿਸ਼ਤ ਹੈ ਇਹ ਇੱਕ ਸਿੱਖਿਆ ਸਹਾਇਤਾ scheme ਹੈ ਵਿਦਿਆ ਦਿਵੇਨਾ scheme

ਨੇ ਦੇਸਾਂ ਨੂੰ schools ਦੁਬਾਰਾ ਖੋਲਣ ਦੀ appeal ਕੀਤੀ ਹੈ। ਸੰਯੁਕਤ ਰਾਸ਼ਟਰ children fund ਨੇ ਸਿੱਖਿਆ ਅਧਿਕਾਰੀਆਂ ਨੂੰ ਜ਼ਲਦੀ ਤੋਂ ਜ਼ਲਦੀ ਸਕੂਲ ਦੁਬਾਰਾ ਖੋਲਣ ਲਈ ਕਿਹਾ ਹੈ, ਉਹਨਾਂ ਦੇਸਾਂ ਵਿੱਚ ਜਿੱਥੇ ਲੱਖਾਂ ਵਿਦਿਆਰਥੀਆਂ ਨੂੰ COVID ਉੱਨੀ ਮਹਾਂਮਾਰੀ ਵਿੱਚ ਵਿ~ ਵਿਚਕਾਰ ਅਠਾਰਾਂ ਮਹੀਨਿਆਂ ਲਈ ਆਪਣੇ classrooms ਵਿੱਚ ਜਾਣ ਦੀ ਆਗਿਆ ਹੈ highlight ਲਗਪਗ ਸਤਾਰਾਂ ਦੇਸਾਂ ਵਿੱਚ, ਸਕੂਲ ਪੂਰੀ ਤਰ੍ਹਾਂ ਬੰਦ ਰਹੇ ਜਦੋਂ ਕਿ ਉਣਤਾਲੀ ਦੇਸਾਂ ਵਿੱਚ school ਅੰਸ਼ਕ ਤੌਰ ਤੇ ਬੰਦ ਰਹੇ। E ਸਕਸਮ

ਸੁਰੱਖਿਆ ਦੇ ਖੇਤਰ ਵਿੱਚ ਪੰਜ ਲੱਖ college ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹੁਨਰ ਨੂੰ ਵਿਕਸਿਤ ਕਰਨ ਤੇ ਕੇਂਦਰਿਤ E ਸਕਸਮ digital ਕਬਾਇਲੀ schools ਦੇ digital ਪ੍ਰਵਰਤਨ ਤੇ ਭਾਰਤ microsoft ਸਮਝੋਤਾ। ਸਤਾਰਾਂ ਮਈ ਦੋ ਹਜ਼ਾਰ ਇੱਕੀ ਨੂੰ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਅਤੇ

ਏਕਲਵਿਆ model ਰਿਹਾਇਸ school ਜੋ ਸ਼ਾਮਲ ਹੈ, ਯੋਜਨਾ ਕੀ ਹੈ microsoft ਕਬਾਇਲੀ ਲੋਕਾਂ ਲਈ artificial intelligence ਪਾਠ ਪਾਠਕ੍ਰਮ ਉਪਲਬਧ ਕਰਵਾਏਗਾ। UK ਭਾਰਤ dollar ਇੱਕ ਸੌ ਚਾਰ billion ਨਿਵੇਸ ਸੌਦਾ। ਭਾਰਤ ਸਰਕਾਰ ਅਤੇ ਬ੍ਰਿਟਿਸ਼ ਸਰਕਾਰ ਨੇ ਹਾਲ ਵਿੱਚ ਹੀ ਭਾਰਤ ਨਾਲ ਇੱਕ billion pound ਦੇ ਵਾਪਾਰ ਅਤੇ ਨਿਵੇਸ ਨੂੰ ਅੰਤਮ ਰੂਪ ਦਿੱਤਾ ਹੈ, ਇਸ ਨਾਲ UK ਵਿੱਚ, ਛੇ ਹਜ਼ਾਰ ਪੰਜ ਸੌ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸ ਵਿਚਕਾਰ virtual ਸੰਮੇ~ ਸੰਮੇਲਨ ਤੋਂ ਪਹਿਲਾਂ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 ਹਮ hello hello

ਓਹ ਹੋ ਹੋ ਹੋ ਪਾਗਲ ਪਾਗਲ ਪਾਗਲ ਪਾਗਲ ਤੇਰਾ ਦਿਮਾਗ ਤੇ ਨੀ ਖ਼ਰਾਬ ਹੋ ਗਿਆ, ਮੈਂ ਸੋਚਿਆ ਮੈਂ ਕਿਹਾ ਯਾਰ ਕਿਹੜੀ ਮਨਜੀਤ ਹੋਈ ਮੈਂ ਕਿਹਾ ਮਨਜੀਤ ਤੇ ਮੈਂ ਹਾਂ।

ਨਾ ਨਾ ਬਿਲਕੁਲ ਵੀ ਨੀ ਦੱਸ ਹੋਰ ਸੁਣਾ ਕਿੱਦਾਂ ਘਰ ਪਰਿਵਾਰ ਕਿੱਦਾਂ ਨੇ ਸਭ। ਹਾਂ ਯਾਰ ਸਭ ਵਧੀਆ ਹੀ ਆ ਤੂੰ ਦੱਸ ਕਿੱਦਾਂ ਆਂ। ਕੁਛ ਨੀ ਯਾਰ ਤੈਨੂੰ ਪਤਾ ਹੀ ਆ ਕਿ ਮੇਰਾ saloon ਦਾ ਕੰਮ ਹੀ ਆ, ਮੈਂ ਕੀ ਕਰਨਾ ਹੋਰ। ਹਾਂ ਯਾਰ ਵਧੀਆ ਮੇਰਾ ਤੇ ਕਾਫ਼ੀ ਸਾਰਾ ਹੁਣ ਤੈਨੂੰ ਪਤਾ ਹੈ ਮੇਰਾ ਕੰਮ ਚੱਲਣ ਲੱਗ ਪਿਆ ਮੇਰਾ ਤੇ ਕਾਫ਼ੀ customer ਵੀ ਬਣ ਗਏ ਹੋਏ ਆ। ਨਹੀਂ ਨਹੀਂ ਕੋਈ ਗੱਲ ਨੀ ਮੈਂ free ਹਾਂ ਕੋਈ ਗੱਲ ਨੀ ਤੂੰ ਦੱਸ ਹਾਲੇ ਵੀ ਦੇਖ ਮੈਨੂੰ ਉਬਾਸੀਆਂ ਆਈ ਜਾਂਦੀਆਂ ਹੈਗੀਆਂ ਯਾਰ ਪਤਾ ਨੀ ਕੀ ਗੱਲ ਹੈਗੀ ਹੈ ਰਾਤੀ ਨਾ ਵਿਆਹ ਸੀਗਾ ਕਿਤੇ ਸਾਡੇ ਆਹ ਮਤਲਬ ਕਿ ਗੁਆਂਢ ਦੇ ਵਿੱਚ ਤੇ ਉੱਥੇ ਗਏ ਹੋਏ ਸੀਗੇ marriage hall ਵਿੱਚ ਗਏ ਹੋਏ ਸੀ ਕਾਫ਼ੀ ਸਾਰਾ ਉੱਥੇ time ਲੱਗ ਗਿਆ ਯਾਰ ਤੇ ਨੀਂਦ ਨੀ ਪੂਰੀ ਹੋਈ ਹੈਗੀ ਫਿਰ ਤੈਨੂੰ ਪਤਾ ਹੀ ਹੈ ਕਿ ਉੱਥੇ ਮੈਂ ਮਤਲਬ ਕਿ ਰਾਤੀ ਨੀਂਦ ਨੀ ਪੂਰੀ ਹੋਈ, ਤੇ ਉੱਤੋਂ ਸਵੇਰੇ ਤੈਨੂੰ ਪਤਾ ਸੌਣ ਦੇ time ਤੇ ਤੇ ਮੈਂ ਆਪਣੇ ਦੁਕਾਨ ਖੋਲਣੀ ਖੋਲਣੀ ਹੁੰਦੀ ਆ, ਉਹ ਫਿਰ ਖੋਲੀ ਦੁਕਾਨ ਖੋਲੀ ਠੀਕ ਹੈ ਕੰਮ ਤੇ ਲੱਗੀ ਹਾਂ ਉੱਤੋਂ ਤੈਨੂੰ ਪਤਾ ਅੱਜ monday ਸੀਗਾ ਤੇ customer ਇੰਨਾ ਜ਼ਿਆਦਾ ਬਹੁਤ ਜ਼ਿਆਦਾ customer ਆ ਰਿਹਾ ਹੈਗਾ। ਯਾਰ ਦੇਖ ਤੇਰਾ ਨਾ ਇੱਕ ਤੇ ਤੇਰਾ ਜੇ ਤੇ ਤੂੰ ਘਰ ਦੇ ਵਿੱਚ ਕੰਮ ਕਰਨਾ ਆ ਠੀਕ ਹੈ ਤੇ ਉਹ ਤੇ ਤੇਰਾ customer ਤੈਨੂੰ ਪਤਾ ਥੋੜ੍ਹਾ ਬਹੁਤ ਬਣਿਆ ਹੋਣਾ ਹੈ but ਹਾਂ ਜੇ ਤੂੰ ਕਹਿੰਦੀ ਹਾਂ ਕਿ ਮੈਂ ਮਤਲਬ ਕਿ